ਵੀ ਪਿਆ। ਸਾਢੇ ਛੇ ਹਜ਼ਾਰ ਚ, ਸੱਤ ਹਜ਼ਰ ਚ। ਉਹਨੇ ਲੈਣਾ ਈ ਨੀ। ਉਹਦੇ ਕੋਲ ਪੈਸੇ ਹੀ ਹੈ ਨੀ। ਓਦਾਂ ਗੱਲਾਂ ਕਰ ਡਿਆ ਓਹੋ photos send ਕਰ ਓ ਹੈ ਨੀ ਉਹਦੇ ਕੋਲ ਪੈਸੇ ਪੂਸੈ ਹੈ ਨੀ। ਤਾਂ ਹੀ ਹੋਣਾ ਫੇਰ। ਹੈਂ। original phone ਆ I phone seven । ਹਾਂ। ਸਾਢੇ ਅੱਠ ਅਹ ਅੱਠ ਹਜ਼ਾਰ ਦਾ ਆਂਜਾ। ਪੰਜ ਸੌ ਰੁਪਏ ਉਹਨੇ ਘਟਾ ਤਾ, ਕਹਿੰਦਾ ਚਲ ਘਟਾ ਦਿੰਨਾ ਕਿਹਦੇ ਕੋਲੇ ਆ। ਓ ਅੱਛਾ। ਤੇ ਕਿੰਨੇ ਮੰਗਦਾ ਉਹੋ। ਪੈਸੇ ਮੰਗਦਾ ਕਿੰਨੇ ਆ ਅੱਠ ਹਜ਼ਾਰ ਰੁਪਇਆ ਮੰਗਦਾ। ਅੱਠ ਮੰਗਦਾ ਸੀ ਤੇ ਚ ਮੰਨਿਆ। ਤੇ ਕਿੰਨੇ ਚ ਮੰਨਿਆ। ਸਾਢੇ ਸੱਤ। ਸਾਢੇ ਸੱਤ ਹਜ਼ਾਰ ਰੁਪਏ ਚ। ਹੂੰ। ਅੱਛਾ। ਚਲ ਫਿਰ ਮੈਨੂੰ ਪਾਈਂ ਭਲਾਂ ਮੈਂ ਪੁੱਛਦਾ, battery ਕਿੰਨੀ ਆ। battery ਪਚੱਤਰ। ਪਚੱਤਰ ਆ। ਉਹਨੂੰ ਕਹਿ ਫੇਰ ਨੀਂ ਇੰਨੇ ਦਾ। ਪੰਜ ਹਜ਼ਾਰ ਰੁਪਇਆ ਕਹਿਣਾ ਸੀ ਉਹਨੂੰ। ਉਹਨੂੰ ਕਹਿ battery ਤਾਂ ਤੇਰੀ ਨਵੀਂ ਰਖਾਉਣੀ ਪੈਣੀ ਪੰਦਰਾਂ ਸੌ ਦੀ ਤੇਰੀ battery ਆ ਉਹ ਆਂਦਾ original battery ਏ ਹਰੇਕ ਆਪਣੀ। ਉਹ ਮਾਮਾ ਉਹਨੂੰ ਕਹਿ ਤੀਹ percent ਤੋਂ ਅੱਸੀ ਤੋਂ ਜਦੋਂ ਥੱਲੇ ਡਿੱਗੇ ਜੇ, ਤਾਂ battery ਨਵੀਂ ਰਖਾਉਣੀ ਪੈਂਦੀ ਆ Apple ਦੀ। ਆਪੇ ਕਰਾ ਦੇ। ਉਹਨੂੰ ਕਹਿ ਬੈ ਅਹ ਲੈ ਲਈ ਉਹਨੂੰ ਕਹਿ ਸੱਤ ਹਜ਼ਾਰ, ਸਾਢੇ ਸੱਤ ਹਜ਼ਾਰ ਹੀ ਲੈ ਲੀਂ। ਉਹਨੂੰ ਕਹਿ battery ਨਵੀਂ ਪਵਾ ਦੇ। ਕੋਈ ਨੀ ਸ਼ਾਮਾਂ ਨੂੰ ਪੁੱਛੂ ਉਹਨੂੰ। ਹਾਂ

ਹੁਣ ਓਨ ਵੀ ਕਰਿਆ ਹੁਣੇ ਸਤਸ਼੍ਰੀਅਕਾਲ ਅਰੁਣ ਮੇਰੇ ਕੋਲ ਜੀਓ ਫਾਈਬਰ ਦਾ ਕੰਨੇਕਸ਼ਨ ਆ ਹੋਰ ਇਹ ਸਹੀ ਚੱਲ ਰਿਹਾ ਸੀ ਸੇਵਰ ਤੱਕ ਪਰ ਹੁਣ ਕਿ ਹੋਇਆ ਕੀ ਓਹਦੇ ਵਿੱਚ ਨੈੱਟਵਰਕ ਨਹੀਂ ਆ ਰਿਹਾ ਹੁਣ ਨਾ ਈ ਕੋਈ ਵਾਈਫਾਈ ਆ ਰਿਹਾ ਤੇ ਤੁਸੀਂ ਮੇਰੀ ਮੱਦਦ ਕਿਦਾਂ ਕਰ ਸਕਦੇ ਓ ਇਸ ਵਿਸ਼ੇ ਵਿੱਚ ਹਾਂਜੀ ਮੇਰਾ ਜੀਓ ਫਾਈਬਰ ਨੰਬਰ ਆ ਵੰਨ ਟੂ ਵੰਨ ਥ੍ਰੀ ਵੰਨ ਫਾਈਵ ਵੰਨ ਸਿਕਸ ਵੰਨ

ਹੈਲੋ ਹੈਲੋ ਥੋਡੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ ਹੈਲੋ ਥੋਡੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ ਹਾਂ ਹਾਂ ਹਾਂਜੀ ਹਾਂ ਹਾਂ ਹੁਣ ਹੁਣ ਆ ਰਹੀ ਆ ਹੁਣ ਆ ਰਹੀ ਆ ਆਵਾਜ਼ ਆਹ ਮੈਂ ਆ ਕਰਕੇ ਵੇਖ ਲਿਆ ਆ ਓਨ ਓਫ ਏਦੇ ਤੋਂ ਕੁਛ ਨੀ ਹੁੰਦਾ ਆ ਤੁਸੀਂ ਪਲੀਸ ਇਹ ਕੰਪਲੈਂਟ ਨੋਟ ਕਰਲੋ ਪਲੀਸ ਅਰੇ ਆ ਕੀ ਗੱਲ ਹੋਈ ਮੈਂ ਓਫ ਕਰਕੇ ਰਾਤ ਨੂੰ ਵੇਖਲਿਆ ਇਸ ਤੋਂ ਕੁਛ ਨਹੀਂ ਹੋ ਰਿਹਾ ਗ੍ਰੀਨ ਲਾਈਟ ਸਟੇਬਲ ਹੋ ਰਹੀ ਆ ਓਹਦੇ ਬਾਅਦ ਵੀ ਕੋਈ ਨੈੱਟਵਰਕ ਨਹੀਂ ਆ ਰਿਹਾ ਤੁਸੀਂ ਮੈਨੂੰ ਕੋਈ ਦੂਸਰਾ ਓਪਸ਼ਨ ਦੱਸੋ ਹੋਰ ਮੇਰੀ ਕੰਪਲੇਂਟ ਨੂੰ ਨੋਟ ਕਰੋ ਪਲੀਸ ਅੱਛਾ ਤਾ ਠੀਕ ਆ ਮੈਂ ਹੁਣ ਕਰਦੀ ਆ ਰਾਊਟਰ ਨੂੰ ਓਫ ਫੇਰ ਓਨ ਓਕੇ ਮੈਂ ਦੱਸਦੀ ਆ ਤੁਸੀਂ ਵੇਟ ਕਰਿਓ ਓਕੇ ਓਫ ਕਰ ਦਿੱਤਾ ਏ ਮੈਂ ਹੁਣੇ ਰਾਊਟਰ ਨੂੰ ਹਾਂਜੀ ਹੁਣ ਤੋਂ ਗ੍ਰੀਨ ਲਾਈਟ ਬਲਿੰਕ ਕਰ ਰਹੀ ਆ ਹਾਂਜੀ ਹਾਂ ਹੁਣ ਹੋ ਗਈ ਆ ਗ੍ਰੀਨ ਲਾਈਟ ਸਟੇਬਲ ਓਕੇ ਜਲਦੀ ਦਸਿਓ ਜੇ ਓਕੇ ਓਕੇ ਅੱਛਾ ਜੀ ਅੱਛਾ ਸਰ ਸੋ ਤੁਹਾਡਾ ਇੰਜੀਨੀਅਰ ਕਦੋ ਆਊਂਗਾ ਸਾਡੇ ਘਰ ਚੈੱਕ ਕਾਰਨ ਰਾਊਟਰ

ਆਹ ਹਾਂਜੀ ਸਰ ਹਾਂਜੀ ਮੇਰੇ ਕੋਲ ਇੱਕ ਕੁਪੋਨ ਸੀ ਜੀਦਾ ਹੁਣ ਤੱਕ ਮੈਂ ਯੂਜ਼ ਨਹੀਂ ਕੀਤਾ ਆ ਕੀ ਤੁਸੀਂ ਮੈਨੂੰ ਦਸ ਸਕਦੇ ਆ ਕਿ ਮੈਨੂੰ ਕਿਦਾਂ ਯੂਜ਼ ਕਰ ਸਕਦੀ ਆ ਲਿਫਟ ਸਾਈਡ ਵਿੱਚ ਓਪਸ਼ਨ ਵਿੱਚ ਆਊਂਗਾ ਕਿ ਕੀ ਦਿੱਕਤ ਆ ਰਹੀ ਆ ਤੁਹਾਡੇ ਰਾਊਟਰ ਦੇ ਵਿੱਚ ਕੰਨੈਕਸ਼ਨ ਵਿੱਚ ਤੇ ਵਾਇਰ ਵਿੱਚ ਵੀ

ਹੁਣ ਓਨ ਵੀ ਕਰਿਆ ਹੁਣੇ

ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਅੱਜ ਮੈ ਤੁਹਾਨੂੰ ਗੁਰੂ ਅਰਜਨ ਦੇਵ ਜੀ ਬਾਰੇ ਦੱਸਣ ਲੱਗਾਂ ਹਾਂ।

ਸ਼ਹੀਦਾਂਂ ਦੀਆਂ ਦੁਸ਼ਮਣੀਆਂ ਅਤੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੁ ਸਨ ਆਪ ਸ਼ਹੀਦਾਂ ਦੇ ਸਰਤਾਜ ਸਨ ਕਿਉਂਕਿ ਆਪ ਨੇ ਆਪਣੇੇ ਪੇਰੋਕਾਰਾਂ ਵਿੱਚ ਧਰਮ ਦੀ ਇਕਤ੍ਰ ਕੁਰਬਾਨੀ ਦਿੱਤੀ। ਪਾਈ ਅਤੇ ਆਪ ਦੀ ਸ਼ਹੀਦੀ ਨਾਲ ਧਰਮ ਜੁਝਾਰੂ ਰੂਪ ਧਾਰਨ ਕਰ ਗਿਆ ਆਪ ਦੇ ਗੁਰੂ ਕਾਲ ਵਿੱਚ ਸਿੱਖ ਧਰਮ ਦਾ ਅਦੁੱਤੀ ਵਿਕਾਸ ਹੋਇਆ ਸ਼ਾਂਤੀ ਦੇ ਪੁੰਜ, ਆਪ ਦੇ ਜਹਾਂਗੀਰ ਵੱਲੋਂ ਦਿੱਤੇ ਗਏ ਤਸੀਹੇ ਖਿੜੇ ਮੱਥੇ ਹਨ। ਇਸ ਲਈ ਆਪ ਨੂੰ ਸ਼ਾਂਤੀ ਪੁੰਜ ਕਿਹਾ ਗਿਆ, ਆਪ ਦੇ ਸ਼ਹਾਦਤ ਅਦੁੱਤੀ ਕਿਸੇ ਵੀ ਅਨੁਸਾਰ ਹਨ ਜਨਮ ਦੇ ਬਚਪਨ ਵਿੱਚ ਆਪ ਜੀ ਦੇ ਚੌਥੇ ਗੁਰੂ ਸਨ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਪੰਦਰਾਂ ਸੌ ਤਰੇਹਠ ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਆਪ ਦੀ ਪਾਲਣਾ, ਆਪ ਨੇ ਨਾਨਾ ਜੀ ਗੁਰੂ ਅਮਰਦਾਸ ਜੀ ਦੇ ਦੇਖ ਰੇਖ ਹੇਠਾਂ ਹੋਈ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 ਬਚਪਨ ਵਿੱਚ ਹੀ ਉਜਾੜ ਗਏ ਹੋਏ ਹਨ, ਵਿਆਹ ਤੇ ਸੰਤਾਨ, ਆਪ ਜੀ ਦਾ ਵਿਆਹ ਦੇ ਪਿੰਡ ਸਪੁੱਤਰੀ ਮਾਤਾ ਗੰਗਾ ਦੇਵੀ ਨਾਲ ਹੋਇਆ, ਬਾਬਾ ਬੁੱਢਾ ਜੀ ਦੇ ਆਸ਼ਿਰਵਾਦ ਨਾਲ ਆਪ ਜੀ ਦੇ ਘਰ

ਆਪ ਨੇ ਇਸਦੀ ਨੀਂਹ ਸਿੱਧੀ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਇਸਦੇ ਦਰਵਾਜੇ ਚਾਰ ਦਿਸ਼ਾਵਾਂ ਵੱਲ ਰੱਖੇ, ਜਿਸਦਾ ਭਾਵ ਸੀ ਇਹ ਕਿ ਸਾਂਝਾ ਹੈ। ਛੋਲਾਂ ਸੌ ਇੱਕ ਈਸਵੀ ਵਿੱਚ ਆਪ ਜੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਦਾ ਕੰਮ ਪੂਰਾ ਕੀਤਾ, ਪੰਦਰਾਂ ਸੌ ਨੱਬੇ ਈਸਵੀ ਵਿੱਚ ਆਪ ਦੇ ਤਰਨ ਤਾਰਨ ਨਗਰ ਦੀ ਨੀਂਹ ਰੱਖੀ, ਤੇ ਇੱਥੇ ਇੱਕ ਸਰੋਵਰ ਖੁਦਵਾਇਆ। ਤੇ ਲਾਹੌਰ ਵਿੱਚ ਬਾਊਲੀ ਬਣਵਾਈ ਅਤੇ ਆਪ ਕਰਤਾਰਪੁਰ ਸਰੋਵਰ ਖੁਦਵਾਇਆ, ਬਿਆਸ ਨਦੀ ਦੇ ਕੰਡੇ ਸ੍ਰੀ ਹਰਿਗੋਬਿੰਦ ਸਿੰਘ ਨਗਰ ਦੀ ਕੀਤੀ।

ਇਕਤ੍ਰ ਗ੍ਰੰਥ ਦਾ ਸੰਕਲਨ ਕੀਤਾ, ਇਸਦਾ ਪਹਿਲਾ ਪ੍ਰਕਾਪ ਸੀ ਹ~ ਹਰਿਮੰਦਰ ਸਾਹਿਬ ਵਿੱਚ ਆਪ ਜੀ ਨੇ ਬਾਬਾ ਬੁੱਢਾ ਜੀ ਨੂੰ ਇਸਦੇ ਗ੍ਰੰਥੀ ਨਿਯੁਕਤ ਕੀਤਾ। ਦੁਸ਼ਮਣਾਂ ਦੀਆਂ ਸਾਜਿਸ਼ਾਂ ਆਪਣੇ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਦੁਸ਼ਮਣੀ ਕਾਰਜ ਆਪ ਨੇ ਵਿਰੱਧ ਮੁਗਲ ਹਾਕਮਾਂ ਦੇ ਭੰਨ ਭਰਨੇ ਸ਼ੁਰੂ ਕਰ ਦਿੱਤੇ, ਲਾਹੌਰ ਦਾ ਜੀਵਨ ਆਪ ਜੀ ਦੁਸ਼ਮਣ ਬਣ ਗਿਆ, ਆਦਿ ਗ੍ਰੰਥ ਦੇ ਸੰਕਲਨ ਕਾਰਨ ਆਪ ਮੁਸਲਮਾਨ ਦਾ ਵਿਰੁੱਧ ਹੋ ਗਏ ਹਨ।

ਸ਼ਹੀਦੀ ਜਹਾਂਗੀਰ ਤੋਂ ਹੁਕਮ ਨਾਲ ਤੀਹ ਮਈ ਉਨ~ ਸੌ ਛੇ ਈਸਵੀ ਨੂੰ ਆਪ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਗਿਆ, ਕਸ਼ਟ ਦਿੱਤੇ ਹਨ ਆਪ ਜੀ ਨੂੰ ਤੱਤੀ ਲੋਅ ਉੱਤੇ ਬਿਠਾਇਆ ਗਿਆ ਸੀ ਆਪ ਦੇ ਸਿਰ ਵਿੱਚ ਰੇਤ ਪਾਈ ਗਈ ਸੀ।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

ਜਾਂ ਕਿ ਮਕਸਦ ਕੋਈ ਨਾ ਢਾਹੇ ਲਾਗੂ ਹੋਏ ਦੁਸ਼ਮਣਾ ਸ਼ਾਕ ਆਸਰਾ ਚੁੱਕੇ ਸਭ ਚਿੱਤ ਆਵੈ ਲਗੈ ਨਾ ਤੱਤੀ ਵਾਓ। ਆਪ ਜੀ ਦੇ ਸ਼ਹੀਦੀ ਦਾ ਆਪ ਜੀ ਦੇ ਜਵਾਨ ਹੋਏ ਹਨ ਗ~ ਗੁਰੂ ਗੋਬਿੰਦ ਸਾਹਿਬ ਉੱਤੇ ਅਸਰ ਪਿਆ। ਉਹਨਾਂ ਨੇ ਸਿੱਖ ਧਰਮ ਦੇ ਪੈਰੋਕਾਰ ਹਥਿਆਰਾਂ ਨੂੰ ਕੀਤਾ ਹਕੂਮਤ ਨਾਲ ਹਥਿਆਰਬੰਦ ਟਾਕਰਾ ਲੈ ਕੇ ਜ਼ੁਲਮ ਦਾ ਮੂੰਹ ਭੰਨਿਆ ਇਸ ਤਰ੍ਹਾਂ ਹਰਿਗੋਬਿੰਦ ਸਿੰਘ ਜੀ ਨੇ ਤਲਵਾਰਾਂ ਧਾਰਨ ਕਰਕੇ ਨਵੀਂ ਨੀਤੀ ਅਪਣਾਈ ਦੁਸ਼ਮਣਾਂ ਦੇ ਦੰਦ ਖੱਟੇ ਕਰਕੇ ਇਹ ਕਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਆਪ ਜੀ ਨੂੰ ਸ਼ਹੀਦਾਂ ਦੇ ਸਰਤਾਜ ਆਖਿਆ ਜਾਂਦਾ, ਆਪ ਜੀ ਦੇ ਜਹਾਂਗੀਰ ਵੱਲੋਂ ਦਿੱਤੇ ਤਸੀਹੇ ਖਿੱੜੇ ਮੱਥੇ ਸਨ ਇਸ ਲਈ ਆਪ ਜੀ ਨੂੰ ਸ਼ਾਂਤੀ ਦੇ ਪੁੰਜ ਆਖਿਆ ਜਾਂਦਾ ਹੈ ਸ਼ਹਾਦਤ ਨੂੰ ਅਸੀਂ ਬੜੇ ਹੀ ਜ਼ਿਆਦਾ ਮੰਨਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਅਤੇ ਮਾਲਕ ਸਨ, ਉਹ ਹਰ ਪੱਖ ਤੋਂ ਮਹਾਨ ਗੁਰੂ ਜੀ ਮਹਾਰਾਜ ਸ਼ਹੀਦ ਦੇ ਸਰਤਾਜ ਮਿੱਠੇ ਬੋਲੜੇ ਅਤੇ ਸ਼ਾਂਤੀ ਦੇ ਅਵਤਾਰ ਸਨ, ਗੁਰੁ ਜੀ ਜੀਵਨ ਦਾ ਅਤੇ ਵਿਦਿਆ ਸੀ ਮਾਤਾ ਪਿਤਾ ਦੇ ਬਚਪਨ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਪੰ~ ਜਨਮ ਪੰਦਰਾਂ ਅਪ੍ਰੈਲ

ਵਿਦਿਆ ਪ੍ਰਾਪਤੀ ਆਪ ਜੀ ਨੂੰ ਬਚਪਨ ਵਿੱਚ ਪੰਡਿਤ ਕੇਸ਼ਵ ਗੋਪਾਲ ਤੇ ਬਾਬਾ ਬੁੱਢਾ ਜੀ ਤੋਂ ਵਿਦਿਆ ਪ੍ਰਾਪਤ ਹੋਈ ਆਪ ਜੀ ਅਤੇ ਸੋਝੀ ਬਚਪਨ ਵਿੱਚ ਹੀ ਉਜਾਗਰ ਹੋ ਗਈ ਸੀ ਵਿਆਹ ਸੰਤਾਨ ਦੀ ਗੁਰਗੱਦੀ, ਆਪ ਜੀ ਦਾ ਵਿਆਹ ਬਾਰਾਂ ਸਾਲ ਦੀ ਉਮਰ ਵਿੱਚ ਮੋਹ ਪਿੰਡ ਦੇ ਕ੍ਰਿਸ਼ਨ ਚੰਦ ਸਪੁੱਤਰੀ ਬੀਬੀ ਗੰਗਾ ਨੂੰ ਨਾਲ ਹੋਇਆ ਜੂਨ ਪੰਦਰਾਂ ਸੌ ਪਚਾਨਵੇਂ ਈਸਵੀ ਵਿੱਚ ਸ੍ਰੀ ਗੁਰੂ

ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੰਦਰਾਂ ਸੌ ਕਿਆਸੀ ਈਸਵੀ ਵਿੱਚ ਆਪਣੀ ਗੁਰਗੱਦੀ ਬਖ਼ਸੀ ਪ੍ਰਿਥੀਚੰਦ ਦੀ ਈਰਖਾ ਜਦੋਂ ਗੁਰੂ ਰਾਮਦਾਸ ਜੀ ਨੇ ਆਪਣੇ ਗੁਰਗੱਦੀ ਅਰਜਨ ਦੇਵ ਜੀ ਕਰ ਦਿੱਤੀ ਤੇ ਆਪ ਜੀ ਨੇ ਆਪਦਾ ਵੱਡਾ ਭਰਾ ਪ੍ਰਿਥੀਚੰਦ ਗੁਰੂ ਪੀਲਾ ਹੋ ਗਿਆ ਤੇ ਗੁਰੂ ਜੀ ਨੇ ਆਪਣੇ ਈਰਖਾ ਨਾਲ ਗੁਰਗੱਦੀ ਦਾ ਅਸਲੀ ਵਾਰਿਸ਼ ਆਪਣੇ ਆਪ ਨੂੰ ਸਮਝਦਾ ਸੀ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਭਰਾ ਮੰਨਣ ਦੀ ਥਾਂ ਆਪਣਾ ਵੈਰੀ ਮੰਨਣਾ ਸ਼ੁਰੂ ਕਰ ਦਿੱਤਾ। ਉਸਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਜਹਾਂਗੀਰ ਅਤੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਆਪ ਨੇ ਸਪੁੱਤਰ ਸਾਹਿਬ ਨੂੰ ਅਸਫ਼ਲ ਯਤਨ ਕੀਤੇ। ਗੁਰਗੱਦੀ ਤੇ ਬੈਠਣ ਤੋਂ ਪਿੱਛੋਂ ਸੱਤ ਸਾਲ ਗੁਰੁ ਅਰਜਨ ਦੇਵ ਜੀ ਅੰਮ੍ਰਿਤਸਰ ਵਿਖੇ ਸਰੋਵਰ ਅਤੇ ਪਰਿਕਰਮਾ ਦੀ ਉਸਾਰੀ ਵਿੱਚ ਸੁੱਟੇ ਰਹੇ ਹਨ, ਪ੍ਰਿੱਥੀ ਚੰਦ ਇਸ ਦੌਰਾਨ ਗੁਰੂ ਜੀ ਨੂੰ ਕਰ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਗੁਰੂ ਜੀ ਦੀ ਸਿਰਜਣਾ ਵੱਡਾ ਤੇ ਲਸਾਨੀ ਕਾਰਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੈ

ਸੱਤ ਸੌ ਤੀਹ ਦੇ ਲਗਪਗ ਪੰਨੇ ਗੁਰੂ ਅਰਜਨ ਦੇਵ ਜੀ ਦੇ ਬਾਣੀ ਦੇ ਹਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰੂ ਅਰਜਨ ਦੇਵ ਜੀ ਦੇ ਬਾਣੀ ਦੇ ਵਿੱਚ ਹਨ ਆਪ ਜੀ ਦੀ ਬਾਣੀ ਵਿੱਚ ਸੰਤਾਂ ਭਾਸ਼ਾ ਤੇ ਸੰਸਕ੍ਰਿਤ ਅਤੇ ਲਹਿੰਦੀ ਤੇ ਲਹਿੰਦੀ ਦੀ ਵਰਗੀਆਂ ਦਿੱਤੀਆਂ ਆਪ ਦੇ ਅਨੁਸਾਰ ਮਨੁੱਖ ਅਤੇ ਘਬਰਾਉਣ ਹਾਲਤ ਵਿੱਚ ਸਰਬ ਸਾਂਝੇ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੁੰਦੇ ਗੁਰੂ ਜੀ ਦੀ ਸਿੱਖੀ ਪ੍ਰਚਾਰ ਨੂੰ ਵੱਧਦੇ ਦੇਖ ਕੇ ਪ੍ਰਿਥੀ ਚੰਦ ਅਤੇ ਚੰਦ ਸ਼ਾਹ ਦੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਚੰਦੂ ਸ਼ਾਹ ਗੁਰੂ ਜੀ ਦਾ ਇੱਕ ਐਸਾ ਵੈਰੀ ਬਣ ਗਿਆ ਕਿ ਕਿਉਂਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਕਰਨ ਤੋਂ ਇਨਕਾਰ ਕਰ ਦਿੱਤਾ ਜਹਾਂਗੀਰ ਦਾ ਬਾਗੀ ਪੁੱਤਰ ਖੁਸਰੋ ਗੁਰੂ ਜੀ ਕੋਲ ਪੁੱਜਾ ਅਤੇ

ਜਹਾਂਗੀਰ ਨੂੰ ਗੁਰੂ ਅਰਜਨ ਦੇ ਜਹਾਂਗੀਰ ਨੂੰ ਗੁਰੂ ਕੈਦ ਕਰ ਲਿਆ, ਉਹਨਾਂ ਨੂੰ ਤੱਤੀ ਤੱਤੀ ਤ~ ਤਵੀ ਉੱਤੇ ਬਿਠਾਇਆ ਗਿਆ, ਅਤੇ ਉਬਲਦੇ ਦੇਗ ਵਿੱਚ ਕੀਤਾ ਆਪ ਦੇ ਸਾਰੇ ਕਸ਼ਟ ਖੜੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਨਾਲ ਸਿੱਖ ਧਰਮ ਵਿੱਚ ਇੱਕ ਮਹਾਨ ਤਬਦੀਲੀ ਆਈ ਹਰਿਗੋਬਿੰਦ ਸਾਹਿਬ ਜੀ ਨੇ ਮੀਰਾ ਮੀਰੀ ਪੀਰੀ ਦੋਹਾਂ ਦੇ ਤਲਵਾਰਾਂ ਧਾਰਨ ਕਰ ਦਿੱਤੀਆਂ ਸਨ ਆਪ ਜੀ ਨੇ ਗੁਰੂ ਜੀ ਦੀ ਸਿੱਖੀ ਪ੍ਰਚਾਰ ਨੂੰ ਵੱਧਦੇ ਹੋਇਆ ਕਿਹਾ ਕਿ ਪ੍ਰਿਥੀਚੰਦ ਸ਼ੁਰੂ ਦੇ ਜਹਾਂਗੀਰ ਤੋਂ ਕੰਨ ਭਰਨੇ ਸ਼ੁਰੁ ਕਰ ਦਿੱਤੇ। ਚੰਦੂ ਸ਼ਾਹ ਗੁਰੂ ਜੀ ਦਾ ਇਸ ਲਈ ਵੈਰੀ ਬਣ ਗਿਆ ਸੀ ਕਿਉਂਕਿ ਗੁਰੂ ਜੀ ਨੇ ਉਸਦੀ ਲੜਕੀ ਦਾ ਰਿਸ਼ਤਾ ਆਪਣੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਹਰਿਗੋਬਿੰਦ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਮੀਦ ਹੈ ਤੁਹਾਨੂੰ ਮੇਰਾ ਵਿਸ਼ਾ ਵਧੀਆ ਲੱਗਿਆ ਹੋਵੇਗਾ ਜੀ, ਧੰਨਵਾਦ।

ਅੱਛਾ ਜੀ

ਜੀ ਅੱਛਾ ਜੀ

ਹਾਂਜੀ ਸਵਾਤੀ ਜੀ ਜਹੇੜੇ ਲੋਗ ਕਦੇ ਵੀ ਜੇਹੜੇ ਬੀਮੇ ਦੀ ਮੰਗ ਅਤੇ ਬੀਮਾ ਖਰੀਦਧਣ ਤੋਹ ਚੀਜਕਦੇ ਹਨ ਜੀ ਪਰ ਬੀਮਾ ਕੇਂਦਰ ਹੋਣ ਦੇ ਨਾਤੇ ਵਿਸ਼ਾਲ ਸ scope ਅਤੇ ਵਿਕਾਸ ਦੇ ਨਾਲ ਸੇਹਤ ਬੀਮਾ ਦੇ ਮਾਮਲੇ ਵਿੱਚ ਗੰਭੀਰ ਸਮਸਿਆ ਦਾ ਸਾਮਨਾ ਕਰ ਰ੍ਹੇਆ ਹੈ

ਹਾਲਾਂਕਿ ਸੇਹਤ ਬੀਮਾ ਜੇਹੜਾ ਤੁਹਾਨੂੰ ਅਨਿਸ਼ਤ ਡੋਕਟੋਰੀ ਅਨਿਸ਼ਤ ਡਕੋਰੀ ਸਤਹਿਤਯਾ ਦੇ ਹਾਲਾਤਾਂ ਵਿੱਚ ਲੋਕਾਂ ਦੇ ਵਢੇ ਖਰਚੇ ਨੂੰ ਇਹਨਾਂ ਨੂੰ ਘਟਾਉਣ ਵਿੱਚ ਇੱਕ ਮਹਤਾਪੁਰਨ ਭੂਮਿਕਾ ਅਦਾ ਕਰਦਾ ਹੈ ਵਧਦੀ ਹੋਇ ਜਿਹੜੀ ਡਾਕ੍ਟਰੀ ਲਾਗਤ ਨੇ, ਮੰਨਦੀ ਹੈਂ, ਹਰ ਪਾਸੇ ਫੇਲ ਰਹੀ ਨਹੀਂ ਬਿਮਾਰੀਆਂ ਹਨ, ਸਿਹਤ ਬੀਮਾ Policy ਦਾ ਕਬਜਾ ਇਨ੍ਹਾਂ ਮੁਸ਼ਕਿਲ ਸਮਹ ਵਿਚ ਲੜਨਾ ਹੈ ਅਸਾਨ ਬਨੁਦਾ ਹੈ ਅਤੇ ਤੋਹੜੇ ਖਰਚੇ ਵੀ ਧਿਆਨ ਰਖਦਾ ਹੈ ਇਸ ਦੇ ਨਾਲ ਅੱਜ ਦੇ ਸੰਸਾਰ ਵਿੱਚ ਜੇਹੜੀ ਵਡੀ ਇਹਨੀਂ ਮਹੰਗਾਈ ਹੋ ਗਈ ਇਹਦੇ ਨਾਲ ਲੋਗਾ ਦੀ ਸਕਤੀ ਕਾਫ਼ੀ ਕਟ ਗਈਹੈ ਇਸ ਸਭ ਦੇ ਨਾਲ ਸੇਹਤ ਬੀਮਾ ਸਮਸਿਆਂ ਬਾਰੀ ਕਰਜੇ ਦਾ ਕਰਨ ਬਨ ਸਕਦੀ ਹੈ ਅਤੇ ਜੇਬ ਤੋਂ ਬਾਹਰ ਅਜੇਹਕ ਖਰਚਿਆਂ ਦੇ ਬਾਵਜੂਦ ਵੀ ਭਾਰਤ ਦੀ ਜੇਹੜੀ ਅਬਾਦੀ ਹੈ ਅਜੇ ਵੀ ਬੀਮਾ policy ਨੂੰ ਖਰੀਦਣ ਯ ਵੇਚਣ

ਜੇਹੜਾ ਸੇਹਤ ਬੀਮਾ ਉਦਧੋਗ ਨੇ Premium ਜੇਹੜਾ ਓਚ ਦਾਅਵੇ ਸੇਹਤ ਬੀਮਾ ਖਰੀਦਣ ਦੀ ਝਿਜਕਦੇ ਰੂਪ ਵਿੱਚ ਸ਼ੁਰੂਵਾਤ ਲੈ ਕੇ ਮਹਤਪੁਰਨ ਤਬਦੀਲਯਾਂ ਇਹਨਾਂ ਦਾ ਅਨੁਰੋਗ ਕੀਤਾ ਹਾਂ ਜੀ

ਨਿਜੀ companies ਦੇ ਆਨ ਨਾਲ ਜੇਹੜਾ insurance ਉਧਯੋਗ ਹੈ ਇਸ companies ਵਿਕਾਸ ਹੋਆ, ਸੇਹਤ ਬੀਮਾ ਦੇ ਲਾਭ ਅਤੇ ਓਹਦੇ ਨਾਵਿਤਕਾਰੀ ਰੁਜਾਣਾ ਅਤੇ ਚਣੋਤੀ ਜਿਹੜੀ ਆਇਆਂ ਹੈ ਉਹਦੇ ਬਾਰੀ ਅਸੀਂ ਗਲ ਕਾਰਾਂ ਗਏ ਓਹਨਾਂ ਵਿਚੋਂ ਸੱਭਿਚਾਰਕ ਜਿਵੇ marketing ਸਮਸਿਆਂ ਅਤੇ ਮੁਕਾਬਲੇ ਬਾਜੀ ਇਹਨਾਂ ਦਾ ਸਾਮਨਾਕਰਨਾ ਪੈ ਰਿਹਾ ਹੈ ਓਸ ਤੋਹ ਬਾਅਦ ਸੇਹਤ ਬੀਮਾ companies ਦਵਾਰਾਂ ਇਹ ਵੀ ਹੈ ਕੀ ਪੇਂਡੂ ਖੇਤਰ ਦੇ ਲੋਗ, ਪੜ੍ਹੇ ਲਿਖੇ ਲੋਕਾਂ ਤੋਹ ਬੀਮਾ ਖਰੀਦਧਨ ਤੋਹ ਝਿਜਕਦੇ ਹਨ ਜਦੋਂ ਪਹਿਲੇ ਜਦੋ ਵਿਸ਼ਵ ਭਰ ਵਿਚ ਮਾਨਤਾ ਨਹੀਂ ਦਿਤੀ ਗਈ ਸੀ ਇਸ ਨੂੰ ਸਬ ਤੋਂ ਪਾਹਲਾ ਭਾਰਤ ਵਿੱਚ british ਦਵਾਰਾਂ ਪੇਛ ਕੀਤਾ ਗਆ ਸੀ ਤੇ ਇਸ ਤੋਹ ਬਾਅਦ ਪਿਛਲੇ ਪੰਜਾਂ ਸਾਲਾਂ ਵਿੱਚ ਸੇਹਤ ਸੁਦਾਹਰ ਅਤੇ ਸੇਹਤ ਬੀਮੇ ਵਿੱਚ ਬੜੀ ਤੇਜੀ ਨਾਲ ਜੋ ਹੈ ਵਿਕਾਸ ਕੀਤਾ ਹੈ

ਸੇਹਤ ਬੀਮੇ ਲਈ ਇੱਕ ਵਿਸ਼ਾਲ ਗੁੰਜਾਇਸ਼ ਵਾਲਾਂ ਇੱਕ ਬਜਾਰ ਹੈ ਜੋ ਪ੍ਰਦਾਨ ਕੀਤਾ ਗਆ ਹੈ ਬੀਮੇ ਦੀ ਜੜ੍ਹਾਂ ਜਿਹੜੀ ਇਰਾਕ ਵਿੱਚ ਬਾਬਯਲੋਨਿਆ ਵਿੱਚ ਵਾਪਿਸ ਲਬਿਆ ਗਈਆ ਸਨ ਇੱਕ ਅਭਿਆਸ ਜੋ ਬੀਮੇ ਦੇ ਸਮਾਨ ਹੁਨਾ ਹੈ ਜੀ ਪਰ insurance ਜਿਵੇ ਕੀ ਅੱਜ ਲੰਦਨ ਦੀ ਮੰਗ ਅਘ ਦਾ ਪਤਾ ਲਾਗਆ ਜਾ ਸਕਦਾ ਹੈ ਇਸ ਤੋਹ ਬਾਅਦ ਨਿਕੋਲਸ ਬਾਰਬਰ ਨੀ ਪਹਿਲੀ company ਖੋਲੀ, ਅਠਾਰਵੀਂ ਸਦੀ ਦੇ ਅੰਤ ਵਿੱਚ ਲੋਈਡ ਨੇ ਫਿਰ ਆਪਣੀ ਬੀਮਾ companies ਨਾਲ ਸ਼ੁਰੂਵਾਤ ਕੀਤੀ, ਪਹਿਲੀ ਜਨਰਲ ਬੀਮਾ companyPrime insurance company limited ਠਾਰਾਂ ਸੋ ਪੰਝਾਂ ਵਿੱਚ

Indian insurance company Act ਨੂੰ ਸਰਕਾਰ ਨੂੰ ਜੀਵਨ ਅਤੇ ਗੈਰ ਜੀਵਨ ਦੋਨੋਂ ਕਾਰੋਬਾਰਾਂ ਬਾਰੇ ਆਕੜੇ ਜਾਣਕਾਰੀ ਇਕੱਠੇ ਯੋਗ ਬਣਿਆ ਸੀ ਜੀਵਨ ਬੀਮਾ ਰਾਸ਼ਟਰੀਕਰਨ ਦੀ ਅਗਵਾਈ ਕੀਤੀ ਅਤੇ ਉਨੀ ਸੋ ਬੇਹਤਰ ਵਿਚ ਵੱਧ ਰਹੇ ਮਾੜੇ ਹਾਲਾਤ ਤੇ ਭ੍ਰਿਸ਼ਟਾਚਾਰ ਦੇ ਨਾਲ ਇਕ ਜਨਵਰੀ ਉਨ੍ਹੀ ਸੋ ਤੇਹਤਰ ਤੋਂ general insurace ਦਾ ਰਾਸ਼ਟਰੀਕਿਰਨ ਰਾਸ਼ਟਰੀ ਕਰਨ ਕੀਤਾ ਗਿਆ ਜਿਸ ਵਿੱਚ holding companyGeneral insurance corporation ਯਾਨੀ ਕੀ GIC ਇਸ ਦੇ ਅਧੀਨ ਚਾਰ ਸਹਾਯਕ Companies ਸਨ ਜੋ ਕੀ New india insurance comapny National Insurance company Limited ਅਤੇ rental insurance company ਅਤੇ United India insurance company limited ਜੀਵਨ ਬੀਮਾ ਤੇ ਉਲਟ ਆਮ ਬੀਮੇ ਨੂੰ ਵਖਰੇ ਢਾਂਚੇ ਦੇ ਰਾਸ਼ਟਰੀਕਰਨ ਕੀਤਾ ਗਿਆ ਸੀ, ਸਿਰਫ